ਹੁਣ ਅਸੀਂ ਇਕ ਉਦਾਹਰਨ ਦੇਖਦੇ ਹਾ ਮੈਂ ਪਹਿਲਾਂ ਹੀ ਏਡੀਟਰ ਤੇ ਕੋਡ ਨੂੰ ਲਿਖਿਆ ਹੈ ਇਸ ਨੂੰ ਖੋਲ੍ਹਿਏ ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਸ੍ਟ੍ਰਿੰਗ ਡੌਟ ਸੀ stringਸੀ ਇਸ ਪ੍ਰੋਗਰਾਮ ਵਿੱਚ ਅਸੀਂ ਯੂਜ਼ਰ ਵੱਲੋ ਇਕ ਸ੍ਟ੍ਰਿੰਗ ਇਨਪੁਟ ਲਵਾਂਗੇ ਅਤੇ ਇਸਨੂ ਪ੍ਰਿੰਟ ਕਰਾਂਗੇ ਹੁਣ ਮੈਨੂੰ ਕੋਡ ਨੂੰ ਸਮਝਾਉਣ ਦਿਉ ਇਹ ਸਾਡੀ ਹੈਡਰ ਫਾਇਲ ਹੈ ਇਥੇ ਸ੍ਟ੍ਰਿੰਗ ਡੌਟ ਐਚ stringਹ ਵਿੱਚ ਡੇਕਲੇਰੇਸ਼ਨ ਫੰਕਸ਼ਨਜ਼ ਕੌਨਸਟੈਂਟਸ ਅਤੇ ਸ੍ਟ੍ਰਿੰਗ ਹੈਂਡਲਿੰਗ ਯੁਟਿਲਟੀਜ਼ ਸਟ੍ਰਿੰਗ ਹੈਂਡਲਿੰਗ ਯੂਟੀਲਿਟੀਜ਼ ਸ਼ਾਮਲ ਹਨ

ਹੁਣ ਤਕ ਅਸੀਂ ਸ੍ਟ੍ਰਿੰਗ ਦੇ ਡੇਕਲੇਰੇਸ਼ਨ ਬਾਰੇ ਚਰਚਾ ਕੀਤੀ ਹੈ ਹੁਣ ਅਸੀਂ ਸ੍ਟ੍ਰਿੰਗ ਇਨੀਸ਼ਿਅਲਾਇਜ਼ ਕਰਨ ਦੇ ਬਾਰੇ ਜਾਨਾਂ ਗੇ

ਹੁਣ ਅਸੀਂ ਕੁਛ ਆਮ ਗਲਤੀਆਂ ਬਾਰੇ ਜਾਨਾਂ ਗੇ

ਪਰ ਅਸੀਂ ਓਹਨੂ ਇੰਟੀਜਰ ਡਾਟਾ ਟਾਇਪ ਨਾਲ ਇਨੀਸ਼ਅਲਾਇਜ਼ ਕਰ ਰਹੇ ਹਾ ਚਲੋ ਐਰਰ ਨੂੰ ਠੀਕ ਕਰੀਏ ਇਥੇ ਚਾਰ ਲਿਖੋ ਸੇਵ ਦਬਾਓ ਆਪਣੇ ਟਰਮਿਨਲ ਤੇ ਵਾਪਿਸ ਆਓ ਪਹਿਲੇ ਦੀ ਤਰ੍ਹਾ ਕੰਪਾਇਲ ਕਰੋ ਅਤੇ ਚਲਾਓ ਹਾਂ ਇਹ ਚਲ ਰਿਹਾ ਹੈ

ਬਰੈਕਟ ਵਿੱਚ ਲਿਖੋ ਸਿਨ ਸਟਰਨੇਮ ਅੰਤ ਵਿੱਚ ਇਕ ਸੈਮਿਕੋਲਨ ਟਾਇਪ ਕਰੋ
ਹੁਣ ਪ੍ਰਿੰਟਫ ਸਟੇਟਮੇਂਟ ਨੂੰ ਕਾਉਟ ਸਟੇਟਮੇਂਟ ਨਾਲ ਬਦਲੋ ਫੌਰਮੈਟ ਸਪੈਸਿਫਾਇਰ ਅਤੇ ਸਲੈਸ਼ ਔਨ ਨ ਨੂ ਡਿਲੀਟ ਕਰੋ ਹੁਣ ਕੌਮਾ ਡਿਲੀਟ ਕਰੋ ਦੋ ਖੁੱਲਇਆ ਏੰਗ੍ਲ ਬਰੈਕਟਸ ਲਿਖੋ
ਇਸ ਬਰੇਕਟ ਨੂੰ ਡਿਲੀਟ ਕਰੋ ਦੋ ਖੁੱਲਇਆ ਏੰਗ੍ਲ ਬਰੇਕਟਸ ਲਿਖੋ ਅਤੇ ਦੋ ਕੌਟਸ ਵਿੱਚ ਸਲੈਸ਼ ਐਨ ਨ ਲਿਖੋ ਅਤੇ ਸੇਵ ਦਬਾਓ ਇਥੇ ਅਸੀਂ ਇਕ ਸ੍ਟ੍ਰਿੰਗ ਵੇਰਿਏਬਲ ਸਟਰਨੇਮ ਨੂੰ ਡਿਕਲੇਅਰ ਕੀਤਾ ਹੈ C ਵਿੱਚ ਕਿਸੇ ਫੌਰਮੈਟ ਸਪੈਸਿਫਾਇਰ ਦੀ ਵਰਤੋ ਨਹੀ ਹੁੰਦੀ ਹੈ ਇਸ ਲਈ ਕੰਪਾਈਲਰ ਨੂ ਪਤਾ ਹੋਣਾ ਚਾਹੀਦਾ ਹੈ ਕਿ ਸਟਰਨੇਮ ਇਕ ਸ੍ਟ੍ਰਿੰਗ ਵੇਰਿਏਬਲ ਹੈ ਇਥੇ ਗੇਟਲਾਈਨ ਗੈਟਲਾਇਨ ਦੀ ਵਰਤੋ ਇਨਪੁਟ ਲੜੀ ਵਿੱਚੋ ਕਰੇਕਟਰ ਕਢ਼ਣ ਲਈ ਹੋਈ ਹੈ ਇਹ ਓਹਨਾ ਨੂੰ ਸ੍ਟ੍ਰਿੰਗ ਦੀ ਤਰਹ ਸਟੋਰ ਕਰੇਗਾ ਆਪਣੇ ਟਰਮਿਨਲ ਤੇ ਵਾਪਿਸ ਆਓ ਪ੍ਰੋਮਪੱਟ ਕਲਿਅਰ ਕਰੋ
ਕਮਪਾਇਲ ਕਰਨ ਲਈ ਲਿਖੋ g ਸਪੇਸ stringਸੀਪੀਪੀ ਸਪੋਸ o ਸਪੇਸ ਐਸਟੀਆਰ3 ਅਤੇ ਐੰਟਰ ਦਬਾਓ ਚਲਾਉਨ ਲਈ ਲਿਖੋ ਡੌਟ ਸਲੈਸ਼ ਐਸ ਟੀ ਆਰ ਥ੍ਰੀ ਐਸਟੀਆਰ3 ਐੰਟਰ ਦਬਾਓ Enter ਥੇ ਸਟ੍ਰਿੰਗ ਡਿਸਪਲੇ ਹੋਇਆ ਹੈ ਮੈ ਲਿਖਦੀ ਹਾ ਤਲਕ ਟੋ A ਟੀਚਰ ਹੁਣ ਐੰਟਰ ਦਬਾਓ ਤੇ ਆਉਟਪੁੱਟ ਆਉਂਦੀ ਹੈ ਥੇ ਸਟ੍ਰਿੰਗ ਆਈਐਸ ਤਲਕ ਟੋ A ਟੀਚਰ ਅਸੀਂ ਦੇਖ ਸਕਦੇ ਹਾ ਕਿ ਆਉਟਪੁੱਟ ਸੀ ਕੋਡ ਦੀ ਤਰ੍ਹਾ ਹੀ ਹੈ ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ ਸਂਖੇਪ ਵਿੱਚ ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ ਸ੍ਟ੍ਰਿੰਗਜ਼ ਸ੍ਟ੍ਰਿੰਗ ਨੂੰ ਡਿਕਲੇਅਰ ਕਰਨਾ
ਉਦਾਹਰਨ ਚਾਰ strname30 ਸ੍ਟ੍ਰਿੰਗ ਨੂੰ ਇਨਿਸ਼ਿਅਲਾਇਜ਼ ਕਰਨਾ
ਉਦਾਹਰਨ ਚਾਰ strname30 ਤਲਕ ਟੋ A ਟੀਚਰ ਅਸਾਇਨਮੇਂਟ ਅਸਾਈਨਮੈਂਟ ਅਭਿਆਸ ਲਈ ਦੂਸਰੀ ਸਿੰਟੈਕਸ ਦੀ ਵਰਤੋ ਕਰਕੇ ਇਕ ਸ੍ਟ੍ਰਿੰਗ ਨੂੰ ਪ੍ਰਿੰਟ ਕਰਵਾਣ ਲਈ ਪ੍ਰੋਗਰਾਮ ਲਿਖੋ ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇ ਗਾ ਅਗਰ ਤੁਹਾਡੇ ਕੋਲ ਪਰਯਾਪ੍ਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ ਚਲਾਉਂਦੀ ਹੈ ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ ਹੋਰ ਜਾਣਕਾਰੀ ਲਈ contactspoken tutorialorg ਨੂੰ ਲਿਖੋ ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਇਹ ਪ੍ਰੌਜੈਕਟ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਆਈ ਸੀ ਟੀ ਐਮ ਏਚ ਆਰ ਡੀ ਥੇ ਨੈਸ਼ਨਲ ਮਿਸ਼ਨ ਓਨ ਐਡੂਕੇਸ਼ਨ ਆਈਸੀਟੀ ਐਮਐਚਆਰਡੀ ਭਾਰਤ ਸਰਕਾਰ ਦ੍ਵਾਰਾ ਸਮਰਥਿਤ ਹੈ
ਇਸ ਮਿਸ਼ਨ ਦੀ ਹੋਰ ਜਾਣਕਾਰੀ spoken tutorialorgnmeict ਇੰਟਰੋ ਉੱਤੇ ਮੌਜੂਦ ਹੈ
ਸ਼ਿਵ ਗਰਗ ਦ੍ਵਾਰਾ ਲਿਖੀ ਸਕ੍ਰਿਪਟ ਕਿਰਨ ਖੋਸਲਾ ਦੀ ਅਵਾਜ਼ ਵਿੱਚ ਹਾਜ਼ਿਰ ਹੋਈ
ਦੇਖਣ ਲਈ ਧੰਨਵਾਦ